ਬਹੁਤ ਵੱਡੇ ਮੈਦਾਨ ਦੀ ਹੈ ਜਿੱਥੇ ਕਿ ਬਹੁਤ ਸਾੜੇ ਪੇੜ ਲੱਭੜੇ ਆ ਜੋ ਕਿ ਹੜੇ --

ਜਗ ਰਹੀਆਂ ਹਨ ਤੇ ਇਥੇ ਇਕ ਬੰਦਾ ਹੈ ਜਿਸ ਨੇ ਕਟਿੰਗ ਕਰਾਈ ਹੈ ਜਿਸ ਨੇ ਬਲੂ ਕਲਰ ਦੀ ਸਲਟ ਪਾਈ ਹੈ।

ਇੱਥੇ ਕਾਫੀ ਲਾਈਟਾਂ ਜਗ ਰਹੀਆ ਹਨ ਤੇ ਇੱਥੇ ਟੈਲਾਂ ਪਈਆਂ ਹੋਈਆਂ ਹਨ ਤੇ ਇੱਥੇ ਫਰਸ਼ ਦੇ ਵੀ--

ਨੀਲੇ ਰੰਗ ਦੇ ਹਨ ਤੇ ਕਾਫੀ ਸੋਹਣੇ ਲੱਗ ਰਹੇ ਹਨ।

ਇੱਥੇ ਇੱਕ ਕਾਫੀ ਵੱਡੀ ਦੁਕਾਨ ਹੈ ਜੋ ਕਿ ਟਾਇਰਸ ਦੀ ਹੈ ਲੇਫਟ ਸਾਈਡ ਤੇ ਇੱਕ ਟ੍ਰੈਕਟਰ ਖਲੌਤਾ ਹੈ ਇੱਕ ਕਾਰ ਵੀ ਖਲੌਤੀ ਹੈ ਇੱਕ ਬਾਈਕ ਵੀ ਖਲੌਤੀ ਹੈ।

ਤੇ ਇੱਥੇ ਦੋ ਵੱਡੀਆਂ ਵੱਡੀਆਂ ਬਲੂ ਕਲਰ ਦਿਆਂ ਚੇਅਰਸ ਪਈਆਂ ਹਨ ਤੇ ਇੱਕ ਟੇਬਲ ਹੈ ਬਲੈਕ ਕਲਰ ਦਾ ਜਿੱਥੇ ਕਿ ਬਹੁਤ ਜਿਆਦਾ ਸਮਾਨ ਪਿਆ ਹੈ ਤੇ ਫ਼ਰਸ਼ ਤੇ--

ਲੋਗ ਹਨ ਜੋਗੀ ਕਾਫੀ ਲਾਈਟਾਂ ਜਗ ਰਹੀਆਂ ਹਨ ਤੇ ਇਸੇ ਕਾਫਿ ਸਰੇ ਸਟੂਲ ਪਏ ਹਨ ਜੋ ਕਿ ਬਲੈਂਕ ਤੇ ਬਲੂ ਕਲਰ ਦੇ ਹਨ।

ਕਾਫੀ ਸੁੰਦਰ ਹਨ ਤੇ ਇੱਥੇ ਕੁਝ ਪੌਦੇ ਵੀ ਲੱਗੇ ਹੋਏ ਹਨ।

ਜੋ ਕਿ ਹਰੇ ਹਰੇ ਰੰਗ ਦੇ ਹਨ ਤੇ ਇੱਥੇ ਕਾਫੀ ਖੁੱਲਾ ਮੈਦਾਨ ਹੈ।

ਜੋ ਕਿ ਵਾਈਟ ਕਲਰ ਦੀਆਂ ਹਨ ਤੇ ਇੱਥੇ ਕਾਫੀ ਵੱਡੀਆ ਸਕਰੀਨਾਂ ਲੱਗੀਆਂ ਹਨ।

ਜੌ ਵੀ ਇੱਕ ਬਿਲਡਿੰਗ ਬਣਾ ਇਕ ਸ਼ਹਿਰ ਬਣਾਇਆ ਗਿਆ ਸਿਟੀ ਇੱਥੇ ਇੱਕ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ ਗਈਆਂ ਹਨ।

ਜੋ ਹਰੇ ਹਰੇ ਹਨ ਤੇ ਪੌਦੇ ਵੀ ਹਨ ਤੇ ਇਥੇ ਕਾਫੀ ਵੱਡੇ ਵੱਡੇ ਪੱਥਰ ਪਏ ਹਨ।

ਜਿਆਦਾ ਡੈਕੋਰੇਸ਼ਨ ਕੀਤੀ ਗਈ ਹੈ ਤੇ ਇੱਥੇ ਬੱਦਲਾਂ ਦਾ ਰੰਗ ਬਲੂ ਹੈ ਤੇ।

ਕਾਫੀ ਲਾਈਟਾਂ ਜਗ ਰਹੀਆਂ ਹਨ ਤੇ ਇਥੇ ਦੋ ਬੱਚੀਆਂ ਨੇ ਹੱਥ ਚ ਕੈਂਡਲ ਫੜੀਆਂ ਹਨ।